ਕੋਈ ਗੱਲ ਨਹੀਂ ਤੈਨੂੰ ਕਹਿਣ ਤੇ ਦਿਆ ਭਰਾ ਤੂੰ ਕਿਹੜਾ ਮੰਨਣ ਦਿਆਂ ਜੇ ਮਾਰਲਾ ਤੂੰ ਜੇ ਲੀੜੇ ਲੂੜੇ ਮੂੰਹ ਹੱਥ ਧੋਣਾ ਇੱਥੇ ਢਾਬਾ ਸਾਹਮਣੇ ਹੈਗਾ ਆ ਉਥੇ ਲੀੜੇ ਲੂੜੇ ਪਾ ਲਈ ਜੇ ਪਾਣੇ ਮੋਤੀਹਾਰੀ ਦੇ। ਅੱਛਾ ਅੱਛਾ, ਠੀਕ ਆ ਹੋਰ ਸੁਣਾ ਤੂੰ? ਆਹੋ ਦਹਦੀ ਨਾ ਪਹਿਲੇ ਜਾਂ ਮੇਰੀ ਗੱਲ ਕਰਾ ਦਈ ਇਹਨੂੰ ਕਹਿਣਾ ਮਿਲ ਲਾ ਕਿੱਦਾਂ ਮੈਨੂੰ ਛੱਡ ਜਾਣ ਸਵੇਰੇ ਜਿੱਦਾ ਮਰਜੀ ਭਰਾ ਇਥੋਂ ਈ ਲੈ ਜੀ।

ਵਿਸ਼ਾਲ ਮੈਨੂੰ ਪਤਾ ਜਾਣ ਹੀ ਨਹੀਂ ਦਿੰਦਾ ਹੁੰਦਾ ਕੀ ਬਣਨ ਦਿਆ ਵਾਂ। ਕੋਈ ਨਾ

ਅੱਛਾ, ਕਰਨ ਦਾ ਚੱਕ ਲੀ ਫਿਰ ਕੋਈ ਚੱਕਰ ਤੇ ਨੀ ਓਦਾਂ। ਉਹ ਨਹੀਂ ਰਹਿਣ ਦੇ ਮਾਮਾ। ਗੱਲ ਈ ਕਰਨੀ ਵਿਚ। ਗੱਲ ਉਹਨੇ ਵੀ ਕਰੀ ਜਾਣੀ। ਓਹ ਨਹੀਂ ਇੱਦਾਂ ਮਾਮਾ ਸਮਝ ਨਹੀ ਨਾ ਲੱਗਣੀ ਵਿਚ ਵੀ।

ਹਮ ਹੋਰ ਸੁਣਾ ਤੂੰ? ਹਾਂ ਠੀਕ ਐ ਇਹਨੂੰ ਬਾਅਦ ਵਿਚ ਕਰ ਦੇਣਾ ਤੈ ਹਿਥੇ ਗੱਲ ਕਰਕੇ ਦਸ ਮਿੰਟ ਫਿਰ ਇਹਨੂੰ

ਹੋਰ ਸੁਣਾ ਤੂੰ, ਉਹ ਲਵ ਦਾ ਵੀ ਕਹਿੰਦੇ ਓਹਦੇ ਸਹੁਰੇ ਨਾਲ ਵੀ ਬਹੁਤਾ ਜਿਆਦਾ ਹੈਂ। ਕਰਨ ਦਾ ਬਾਹਰ ਬੁਹਰ ਦਾ ਬਣਾਉਣ। ਨਹੀਂ ਮੈਂ ਜਾਣਾ ਓਹਨੂੰ ਰਹਿਣਦੇ

ਹਮ ਸਿਰ ਤੇ ਹੁਣ ਪੈ ਗਈਆ ਨਾ ਤੂੰ ਬੀਤ ਚੁੱਕਿਆ ਵਾ। ਓਹ ਬੰਦਾ ਓਹ ਬਾਹਰ ਵੀ ਸਾਰਾ ਕੁੱਖ ਹੈਗਾ ਵਾ ਮਿਲ ਜਾਂਦਾ ਵਾ। ਓਹ ਤੂੰ ਡਿੱਗ ਕੇ ਉੱਠ ਚੁੱਕਿਆ ਵਾਂ।

ਫਿਰ ਤੈਨੂੰ ਪਤਾ ਲੱਗ ਗਿਆ ਕੀ system ਆ ਦੁਨੀਆ ਦਾਰੀ ਦਾ ਤਾ ਯਾਰ ਪਤਾ ਲੱਗ ਗਿਆ ਬਈ ਅੱਜ ਕੱਲ ਪੈਹਾ ਤੇ ਅਜੇ ਸਾਰਾ ਕੁਝ ਆ ਯਾਰ।

ਉੱਦਾਂ ਬੰਦਾ ਬੇਕਾਰ ਈ। ਆਹੋ ਇਹ ਤੇ ਹੈ। ਹੋਰ ਸੁਣਾ ਤੂੰ ਘਰੇ ਠੀਕ ਆ ਸਾਰੇ।

ਵਿਚ tension ਵਿੱਚ ਹੀ ਰਹੀ ਦਾ ਚਵੀ ਚਵੀ ਘੰਟੇ tension ਵਿਚ tension ਵਿਚ। ਓਹ ਮੈਂ phone ਤੱਕ ਵੀ ਕਿਹੇ ਨੂੰ ਲਾਉਣਾ ਰਿਹਾ ਵਾਂ ਤੈਨੂੰ ਪਤਾ ਈ ਆ ਤੈਨੂੰ ਕਿੰਨ੍ਹਾਂ ਕਿ ਲਾਉਦਾ ਰਿਹਾ ਕਿ ਤੂੰ ਕਹਿੰਦਾ ਕਿ phone ਮੈਂ ਕਿਹੇ ਨੂੰ ਨੀ ਲਾਉਂਦਾ ਰਿਹਾ ਕਿਹੇ ਨੂੰ ਨੀ। ਅੱਛਾ

ਅੱਛਾ ਪਹਿਲਾਂ ਗੱਲ ਬਣਦੀ ਪਹਿਲਾਂ ਕਿੱਡੀ ਵਧੀਆ ਮੈਂ ਕਰ ਦੇਣੀ ਹੀ।

ਹੋਰ ਸੁਣਾ ਤੂੰ ਕੋਈ ਗੱਲ ਨੀ ਯਾਰ ਇਹ ਵਾਧੇ ਘਾਟੇ ਹੋ ਜਾਂਦੇ ਏ ਆ

ਹਮ ਹੈਨੀ ਯਾਰ ਮੇਰੇ ਕੋਲ ਅਜੇ ਹੁਣ ਚੰਗੀ ਭਲੀ ID ਹੈਗੀ ਮੇਰਾ ਦਿਲ ਈ ਨੀ ਕਰਦਾ ਯਾਰ game ਖੇਡਣ ਨੂੰ। ਐ ਤਾਂ phone ਵਿਚ ਵੀ ਨੀ ਰੱਖੀ। ਮਾਮਾ ਮੇਰੇ phone ਵਿਚ ਵੀ ਹੈਗੀ ਸਾਰਾ ਕੁਝ ਆ ID ਵੀ ਚੱਲਦੀ ਏ ਪਰ ਮੇਰਾ ਦਿਲ ਈ ਨਹੀਂ ਕਰਦਾ game ਖੇਡਣ ਨੂੰ। ਹੋਰ ਸੁਣਾ ਤੂੰ ਗੱਲ ਬਾਤ।

ਹਾਂ tension ਕਿਓਂ ਲੈਣ ਨਿਆ ਆਜੂੰਗਾ। ਤੂੰ ਗੋਲੀ ਜੀ ਪਵਾ ਦੇਣੀ ਹੀ ਯਾਰ ਵਿਸ਼ਾਲ ਨੀ ਮੰਨਣ ਦਿਆ ਕੋਈ ਨੀ ਪੁੱਛ ਲੈਂਦਾ ਤੈਨੂੰ ਪਤਾ ਅਜੇ ਮੈਂ ਮੇਰੀ ਇੱਦਾਂ ਦੀ ਆਦਤ ਨੀ ਹੈਗੀ ਤੈਨੂੰ ਪਤਾ ਤੇ ਹੈ ਮਾਮਾ। ਯਾਰ ਵੇਖ ਮੇਰੀ ਗੱਲ ਸੁਣ ਅਜੇ ਤੂੰ ਕਿਹੜਾ ਬਿਗਾਨਾ ਆ ਯਾਰ ਮੈਨੂੰ ਜਾਣਦਾ ਵਿਸ਼ਾਲ ਵੀ ਚੰਗੀ ਤਰ੍ਹਾਂ ਮੇਰੇ ਬਾਰੇ ਜਾਣਦਾ ਵਾਂ। ਹਿਥੇ ਆਪਾ ਬਸ ਤੈਨੂੰ ਪਤਾ ਈ ਆ ਮਨੋਰੰਜਨ ਕਰਾਂਗੇ ਦਾ। ਕੀ ਕਰਨਾ ਮੈਂ ਕੱਲੇ ਨੀ ਇਥੇ ਕੀ ਕਰਨਾ ਮਾਮਾ ਦੁਕਾਨਾਂ ਸਾਰੀਆਂ ਬੰਦ ਹੋ ਜਾਣੀਆਂ ਮੈਂ ਕੱਲਾ ਹੀ ਰਹਿਣਾ ਕੱਲਾ ਈ।

ਤੇ ਮੈਂ ਸੋਚਦਾ ਮੈਂ ਚੱਲ ਮੇਰੇ ਲਾਗੇ ਆ ਜਾਂਦਾ। ਯਾਰ ਤੂੰ ਜਦੋਂ ਓਥੇ ਤੈ ਹਿਦਰੋਂ ਆਣਾ ਨੌ ਸ਼ਹਿਰੇ ਵੱਲੋਂ ਆਹ ਧਾਰੀਵੱਲੋ ਵਾਲੀ side ਵੱਲੋਂ ਤੂੰ ਬਾਈਪਾਸ ਤੋਂ ਉਪਰੋਂ ਉਪਰ ਈ ਆਉਣਾ ਵਾ। ਅੱਛਾ

ਹੋਰ ਸੁਣਾ ਗੱਲਬਾਤ ਤੂੰ phone ਆਉਣ ਦਿਆਂ ਤੈਨੂੰ?

ਓਹ ਤੈਨੂੰ ਕਿਥੇ ਪਿੱਛੇ ਟੀ ਟੀ ਲਾਇਆ ਤੂੰ, ਤੂੰ ਲਾਇਆ ਮੈਂ ਨੀ। ਅੱਛਾ ਠੀਕ ਆ। ਹੋਰ ਸੁਣਾ ਤੂੰ ਨਵੀ ਤਾਜੀ। ਠੀਕ ਆ ਯਾਰ ਇਕ ਗੱਡੀ ਦੇ charge ਆਲਾ system ਨਹੀਂ ਚੱਲਣ ਦਿਆ। ਤੇ ਮਾਮਾ charge ਕਿਥੋਂ ਫੜਨਾ ਈ ਮੇਰਾ ਤੇ ਅੱਗੇ ਵੀਹ ਆ । ਓਏ ਓਹ charge ਤੇ ਮਾਮਾ ਢਾਬ ਕਰ ਲੈਣਾ ਵਾ। ਅੱਛਾ ਹੋਰ ਸੁਣਾ ਤੂੰ ਠੀਕ ਆ।

ਓਹ ਨਹੀਂ ਉਹ ਮੁੰਡਾ ਸਮਾਨ ਲੈਣ ਗਏ ਯਾਰ ਉਹਨੇ ਸਵੇਰੇ ਆਉਣਾ।

ਹੋਰ ਗੱਲ ਬਾਤ। ਗੱਲ ਬਾਤ ਵੇਖ ਲਾ ਤੇਰੇ ਸਾਹਮਣੇ ਤੇਰੇ।

ਨਵੀਆਂ ਨਾਲ ਦੀਆਂ ਚੁੱਕਦੇ ਉਹ ਯਾਰ ਪਤਾ ਕੀ ਓਹੀ ਤੇ ਤੇਰੇ ਨਾਲ ਮੈਂ ਗੱਲ ਕਰਨ ਦਿਆ ਹੁਣ ਗੱਡੀ ਵਿਚ ਰਹੀਦਾ ਵਾ ਜਦੋਂ ਬੰਦਾ ਬਾਹਰ ਅੰਦਰ ਜਾਏਗਾ ਹੁਣ ਇਕ ਘੱਟ ਮੇਰੇ ਵੋਲੋਂ ਕਿਤੇ ਜਾਣ ਨਹੀਂ ਦੇਣਾ ਤੇ ਉਹ ਨੇ ਵੀ ਨੀ ਜਾਣ ਦੇਣਾ। ਇਹਨੇ ਮੈਨੂੰ ਜਾਣ ਨਹੀਂ ਦਿੱਤਾ ਕਿਤੇ ਵੀ। ਤੈਨੂੰ ਪਤਾ ਜੁੰਮੇਵਾਰੀ ਦਿੱਤੀ ਘਰਦਿਆਂ ਨੇ ਇਹਨੂੰ ਫਿਰ ਨਹੀਂ ਜਾਣ ਦਿੰਦੇ ਗਾਹ ਪਿਛਾਹ ਮਾਮਾ ਨਹੀਂ ਤੇ ਹਜਾਰ ਰੁਪਿਆ ਚੱਕਰ ਦਾ ਬਾਰਾਂ ਸੌ ਹਜਾਰ ਤੈਨੂੰ ਕੌਣ ਦਿੰਦਾ ਪੰਜ ਪੰਜ ਛੇ ਛੇ ਸੌ ਰੁਪਿਆ ਮਾਮਾ ਮੈਨੂੰ ਪੰਜ ਸੌ ਰੁਪਿਆ ਦੇ ਕੇ ਗਿਆ ਤੇ ਮੈਂ ਵੇਖ ਲਾ। ਇੱਧਰ ਇਹਨੂੰ ਕਰਤੇ send ਮੈਨੂੰ ਇਕ ਵਾਰ ਵੀ ਨਹੀਂ ਉਹ ਮਾਮਾ ਫੁੱਦੂ ਬਣ ਗਿਆ ਤੂੰ ਜਾਣ ਕੇ। ਮਾਮਾ ਮੈਂ ਫੁੱਦੂ ਜਾਣ ਕੇ ਬਣ ਗਿਆ ਤੇ ਪੈਹੇ ਲੋੜ ਪੈਣ ਤੇ ਮੈਂ ਹੋ ਕੇ ਪੈ ਗਿਆ ਹਣਾ। ਆਹੋ। ਗਲਤੀ ਹੋ ਗਈ ਐਹੋ ਜੇ । ਉਹ ਪੈਹੇ ਤੈਨੂੰ। ਮਾਮਾ ਮੈਂ ਫੁੱਦੂ ਜਾਣ ਕੇ ਬਣ ਗਿਆ ਤੇ ਪੈਹੇ ਲੋੜ ਪੈਣ ਤੇ ਮੈਂ ਹੋ ਕੇ ਪੈ ਗਿਆ ਹਣਾ।

ਉਹ ਪੈਹੇ ਤੈਨੂੰ। ਹੋਰ ਕੀ ਬਣੀ ਜਾਂਦਾ ਵਾਂ

ਕਿ ਅਜੇ ਮੱਛਰ? ਮਾਮਾ ਕਿਤੇ ਕਛੂਆ ਲਾਉਣੇ ਹੁੰਦੇ ਸੀ ਗੱਡੀ ਵਿਚ ਜਦੋਂ ਮੈਂ ਹੀ ਨਾ। ਕਛੂਆ ਲਾ ਕੇ ਸੌਂਦੇ ਹੁੰਦੇ ਹੀ।

ਅੱਛਾ, ਹੋਰ ਸੁਣਾ ਤੂੰ ਗੱਡੀ start ਕਰ ਮਾੜੀ ਜੀ ਓਏ।

ਗੱਡੀ start ਕਰ ਲਈਏ ਮਾੜੀ ਜੀ ਪੱਖਾ ਵੀ ਲਾਉਣਾ। ਰੁਕ ਜਾ ਦੋ ਮਿੰਟ ਹੁਣ ਹੋਰ ਸੁਣਾ ਤੂੰ?

ਮੈ ਸਲੰਨਸਰ ਦੇ ਪਿੱਛੇ ਆ ਅੰਦਰ ਅਵਾਜ ਕਾਹਦੀ ਹੋਣੀ ਅੱਛਾ, ਕਰ ਲਾ ਕਰ ਲਾ ਫੇਰ। ਆ ਮਾੜਾ ਮਾੜਾ ਟੀ ਟੀ ਹੋਣਾ ਈ। ਅੱਛਾ, ਓਹ ਉਹਦੀ ਨੀ ਕੋਈ ਗੱਲ। ਹੋਰ ਗੱਲਬਾਤ?

ਕੀ ਕਰੀ ਜਾਨਾ ਵਾਂ? ਹੈ?

ਯਾਰ ਉਹ ਦੂਜੇ ਵਿਚ ਹੀ

paint ਦਾ ਈ ਕੰਮ ਕਰਦੇ hotel ਦਾ।

ਆਹੋ hotel ਦਾ ਆ ਨਾ ਕੰਮ ਹਮ

ਓਹ ਮਾਮਾ ਮੈਂ ਵੀ ਨਹੀ ਲਿਆਂਦੀ ਇਥੇ।

ਨੌਸ਼ਹਿਰਾ ਓਹੀ ਆ ਅੱਡੇ ਜੇ ਤੇ ਓਹ ਅੱਡਾ ਜਾ ਪੁਲ ਪੁਲ ਜੇ ਤੇ ਉਤੇ ਉਹੀ ਨੌਸ਼ਹਿਰਾ ਵਾ।

ਪਤਾ ਮੈਨੂੰ ਉਥੇ ਗੁਰਦੁਆਰਾ ਵੀ ਹੈਗਾ ਵਾ।

ਹੋਰ ਸੁਣਾ ਤੂੰ। ਜੇ ਮੈਂ ਫਿਰ ਮੈਂ ਕਿਹਾ ਮੈਂ ਆਹ ਨੰਬਰ ਹੈਗਾ ਉਹਨਾਂ ਦਾ। ਕਿਹਦਾ?

ਆਹੋ ਕੋਈ ਗੱਲ ਜਦੋਂ ਮਰਜੀ ਆ ਕੇ ਮੈਨੂੰ phone ਕਰਦੀ less ਕਰਾਦੂੰਗਾ।

ਕੋਈ ਗੱਲ ਹੀ ਨਹੀ ਮੈਂ ਤੈਨੂੰ number ਤੈਨੂੰ ਮੈਂ send ਕਰਦੂੰਗਾ।

ਘੰਟਾ ਘੁੰਟਾ ਨੀ ਮਤਲਬ ਜਿੱਦਾ ਓਹ ਜਿੰਨੇ ਮਰਜੀ ਭਰਾ ਮੈਂ ਪੰਜ ਸੌ ਦਵਾ ਹਜਾਰ ਪਰ ਮੈਂ ਖੁੱਲਾ time ਲੈਣਾ ਵਾ। ਆਹੋ night ਦਁਸ ਦੇਨਾ ਵਾ night ਤੇ ਉੱਦਾਂ ਆਂਦਾ ਬਈ ਤੇਰੇ ਕੋਲੋ ਬਾਰਾਂ ਸੌ ਲੱਲਾਗੇ।

ਪੂਰੀ ਰਾਤ ਹੋਈ ਹੈ ਤੇ ਤੇ ਮਤਲਬ ਰਾਤ ਦੇ ਤੇ ਦਿਨੇ ਬਾਰਾਂ ਵਜੇ ਤੱਕ ਹੁੰਦਾ ਵਾ। ਆਹੋ, ਕਹਿੰਦਾ ਜਦੋਂ ਮਰਜੀ ਜਾ ਸਵੇਰੇ ਮਰਜੀ ਆ।

ਖੁੱਲਾ ਰਹਿੰਦਾ ਆਹੋ। ਫਿਰ ਅੰਬਰਸਰ ਜਾਣ ਨਾਲੋਂ ਇਥੇ ਸਹੀ ਨੀ ਆ? ਓਹ ਰਾਤ ਦਿਨ ਦੀ ਬਸ ਤੱਕ service ਹੁੰਦੀ ਨਾ। ਦਹ ਵਜੇ ਤੋਂ ਪਹਿਲੇ। ਹਮ

ਜੋ ਵੀ ਤੋਂ ਮੰਗਵਾਉਣਾ ਨਾ।

ਮੰਗਵਾ ਸਕਦਾ ਦਹ ਤੋਂ ਪਹਿਲੇ ਪਹਿਲੇ। ਬਾਅਦ ਵਿਚ ਨਹੀਂ ਤੈਨੂੰ ਕੁਝ ਵੀ room ਤੈਨੂੰ ਮਿਲ ਜੂਗਾ।

ਹਮ ਲਵ ਦਾ ਆਉਂਦਾ phone ਫਾਨ ਲਵ ਯਾਰ ਮਨਾ ਕੀਤਾ phone ਕਰਨ ਨੂੰ ਯਾਰ। ਕਿਉਂ

ਫੁੱਕਰੀਬਾਜ ਜਾ ਜਿੱਦਾ ਮੰਨ ਲਾ।

ਓਹ ਗਾੜੀ ਦੱਸ ਦਿੰਦਾ ਵਾ। ਹੈ ਤੇ ਉਹ ਫਿਰ ਗੱਲ ਆ ਮਾਮਾ

ਗਲਤ ਗੱਲ ਐ ਫਿਰ ਆਹੋ ਹੋਰ ਸੁਣਾ ਠੀਕ ਆ charge ਮਾਮਾ ਕੱਢ ਲਈਏ ਅੰਦਰੋ ਉਨ੍ਹਾਂ ਦੇ । ਬਾਅਦ ਵਿਚ ਦੁਕਾਨ ਬੰਦ ਕਰ ਦੇਣੀ ਆ ਤੇ, ਰਾਤ ਅੰਦਰੇ ਰਹਿਣ।

ਕਰਦਾ ਹੁਣੇ ਮੈਂ। ਹਾਂ ਮੈਂ ਆ ਆ ਜੀ ਯਾਰ ਮੇਰਾ ਭਰਾ ਵੇਖਲਾ ਅਜੇ ਚੱਲ ਕਰਦਾ ਹੋਰ ਸੁਣਾ ਤੂੰ।

ਕਰਨਾ phone ਹੁਣ ਇਕ ਆਰੀ ਜਲਦੀ ਕਰ ਜੇ ਕਰਨਾ phone ਬੰਦ ਹੋ ਜਾਣਾ ਈ ਊ ਹਾਂ ਮੈਂ ਕਰਦਾ ਹੁਣੇ ਹੁਕਮ ਹੋਵਨ ਅਕਾਰ ਹੁਕਮ ਨ ਕਹਿਆ ਜਾਇ, ਭਾਵ ਅਕਾਲ ਪੁਰਖ ਤੇ ਜਿਸ ਹੁਕਮ ਅਨੁਸਾਰ, ਸਾਰੇ ਸਰੀਰ ਬਣਦੇ ਹਨ, ਉਹ ਹੁਕਮ ਕਹਿਆ ਨੀ ਜਾ ਸਕਦਾ, ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ।

ਆਪਣੇ ਆਪ ਵਿੱਚ ਵੱਡੇ ਜਾਂ ਛੋਟੇ ਨਹੀਂ ਹੋਇਆ ਕਰਦੇ, ਜਿਸ ਕੰਮ ਦੇ ਕਰਨ ਲਈ ਕੋਈ ਹੁਕਮ, ਆਦੇਸ਼ ਜਾਂ ਆਗਿਆ ਨਹੀਂ ਹੈ, ਸਦਾ ਉਹ ਕੰਮ ਹੀ ਵੱਡਾ ਜਾਂ ਛੋਟਾ ਹੁੰਦਾ ਹੈ, ਜਿਵੇਂ ਇਹ ਵੀ ਇੱਕ ਹੁਕਮ ਹੀ ਹੈ।

ਪਾਣੀ ਲਿਆਉਣ ਵਾਲੀ ਆਗਿਆ ਦੇ ਅੱਖਰ ਬਹੁਤ ਹਨ, ਪਰ ਕੰਮ ਬੜਾ ਛੋਟਾ ਹੈ, ਜਦ ਕਿ ਦੂਜੇ ਹੁਕਮ ਦੇ ਅੱਖਰ ਬਹੁਤ ਥੋੜ੍ਹੇ ਹਨ, ਪਰ ਕੰਮ ਬੜਾ ਵੱਡਾ ਹੈ, ਸੋ ਹੁਕਮ ਆਪਣੇ ਆਪ ਵਿੱਚ ਵੱਡਾ ਨਿੱਕਾ ਨਹੀਂ ਹੁੰਦਾ। ਸਦਾ ਕੰਮ ਹੀ ਵੱਡਾ ਜਾਂ ਛੋਟਾ ਹੁੰਦਾ ਹੈ, ਪਰ ਇੱਧਰ ਸਤਿਗੁਰਾਂ ਨੇ ਤਾਂ ਇਓਂ ਫੁਰਮਾਨ ਕੀਤਾ ਹੈ, ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ, ਜੇ ਸਉ ਸਾਇਰ ਮੇਲੀਅਹਿ। ਤਿਲੁ ਨ ਪੁਜਾਵਹਿ ਰੋਇ ।ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ-ਪੰਨਾ ਤਰਵੰਜਾ, ਤੇ ਆਹ ਹੁਕਮ ਕਿੱਡਾ ਵਿਸਤਾਰ ਵਾਲਾ ਹੈ, ਕਿੰਨਾ ਅਟੱਲ ਹੈ, ਇਹ ਬਿਆਨ ਤੋਂ ਬਾਹਰ ਹੈ। ਭਾਵੇਂ ਸੈਂਕੜੇ ਕਵਿ ਇਕੱਠੇ ਕੀਤੇ ਜਾਣ, ਤਾਂ ਉਹ ਵੀ ਤੇਰੇ ਹੁਕਮ ਦੇ ਗੁਣਾਂ ਦਾ ਤਿਲ ਮਾਤਰ ਵੀ ਨਹੀਂ ਦੱਸ ਸਕਣਗੇ, ਤੇਰੇ ਹੁਕਮ ਦਾ ਮੁੱਲ ਕੋਈ ਨਹੀਂ ਪਾ ਸਕਦਾ, ਏਵੇਂ ਸੁਣ ਸੁਣਾ ਕੇ। ਸਾਰੇ ਤੇਰੀ ਬਾਤ ਆਪ ਸੁਣਾਉਂਦੇ ਹਨ ਅਤੇ ਫੇਰ ਪੰਨਾ ਅੱਠ ਸੋ ਛਿਆਸੀ ਸਤਗੁਰਾਂ ਨੇ ਇਸ ਭਾਵ ਜਿਸਦਾ ਪਾਰਲਾ ਬੰਨਾ ਹੈ ਹੀ ਕੋਈ ਨਹੀਂ, ਵੀ ਫਰਮਾਇਆ ਹੈ, ਏਕੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਪੰਨਾ ਅੱਠ ਸੋ ਪਚਾਸੀ, ਅਰਥ ਇਹ ਜਗਤ।

ਅਪਾਰ ਨਹੀਂ ਕਿਹਾ ਜਾ ਸਕਦਾ, ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭੂ ਦੀ ਸਿਰਜਣਾ ਦੇ ਵਿਸਤਾਰ ਦਾ ਅਨੁਮਾਨ ਦਰਸਾ ਕੇ, ਫਿਰ ਪ੍ਰਭੂ ਦੇ ਹੁਕਮ ਨੂੰ ਏਸ ਤੋਂ ਵੀ ਬੇਅੰਤ ਫਰਮਾਨ ਕੀਤਾ ਹੈ। ਸਲੋਕ ਮਹਲਾ ਪਹਿਲਾ। ਸਭੇ ਰਾਤੀ ਸਭ ਦੇਹ ਸਭ ਤਿਥਿ ਸਭ ਵਾਰ, ਸਭੇ ਰੁਤਿ ਮਾਹ ਸਭ, ਸਭ ਧਰਤਿ ਸਭ ਪਾਰ, ਸਭੇ ਪਾਣੀ ਪੌਣ ਸਭ, ਸਭ ਅਗਨਿ ਪਾਤਾਲ। ਸਭੇ ਪੁਰੀਆ ਖੰਡ ਸਭ, ਸਭ ਲੋਹ ਲੋਹ ਆਕਾਰ, ਹੁਕਮ ਨ ਜਾਪਿ ਕੇਤੜਾ, ਕਹਿ ਨਾ ਸਕੀਜੈ ਕਾਲ, ਆਖਹਿ ਥਕੇ ਆਖ ਆਖ, ਕਰ ਸਿਫਤ ਵਿਚਾਰ।

ਹਵਾ, ਅੱਗ, ਧਰਤੇ ਦੇ ਹੇਠਲੇ ਪਦਾਰਥ, ਧਰਤੀਆਂ ਦੇ ਮੰਡਲ, ਬ੍ਰਹਿਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ ਬੇਅੰਤ ਕਿਸਮਾਂ ਦੇ ਜੀਵ-ਜੰਤ। ਇਹ ਸਾਰੀ ਰਚਨਾ। ਕਿੱਡੀ ਕੁ ਹੈ, ਬਿਆਨ ਨੀਂ ਕੀਤੀ ਜਾ ਸਕਦੀ, ਏਸ ਰਚਨਾ ਦੇ ਬਣਾਉਣ ਵਾਲੇ ਪ੍ਰਭੂ ਦਾ ਹੁਕਮ ਕਿੱਡਾ ਵੱਡਾ ਹੈ, ਇਹ ਵੀ ਪਤਾ ਨਹੀਂ ਲੱਗ ਸਕਦਾ, ਪਰਮਾਤਮਾ ਦੀਆਂ ਸਿਫਤ ਸਲਾਹ ਦੀ ਵਿਚਾਰ ਕਰਕੇ, ਲੋਕ ਮੁੜ-ਮੁੜ ਬੇਅੰਤ ਵਾਰੀ। ਉਹਦੀਆਂ ਵਡਿਆਈਆਂ ਦਾ ਕਥਨ ਕਰਦੇ ਹਾਂ ਤੇ ਕੱਥ-ਕੱਥ ਕੇ ਥੱਕ ਜਾਨੇ ਆਂ, ਪਰ ਵਿਚਾਰੇ ਗਵਾਰਾਂ ਨੇ, ਪ੍ਰਭੂ ਦਾ ਰਤਾ ਵੀ ਅੰਤ ਨਹੀਂ ਲੱਭਾ। ਕਿ ਪ੍ਰਭੂ ਦਾ ਹੁਕਮ ਵਾਸਤਵ ਵਿੱਚ ਹੈ ਕੀ। ਅਸਾਂ ਪ੍ਰਭੂ ਦੇ ਉਸ ਹੁਕਮ ਨੂੰ ਬੁਝਣ ਦਾ ਯਤਨ ਕਰਨਾ ਹੈ, ਨਾਨਕ ਹੁਕਮੇ ਜੇ ਬੁਝੇ, ਤਾ ਹਉਮੈ ਕਹਿ ਨਾ ਕੋਇ, ਆਪਣੇ ਪੂਰੇ ਸਤਿਗੁਰੂ ਜੀ ਅੱਗੇ ਜੋਦੜੀ ਕਰਨੀ ਹੈ।